ਜਾਣੀ ਕਿ ਜਿਹੜਾ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਉਹੀ hundred percent ਸਰਾਰਤੀ ਹੈ ਇਸਦੇ ਲਈ ਇਹ ਦੋਨੋਂ ਕੀ use ਹੋਏ ਨੇ as a ਨਿਸ਼ਚੈ ਵਾਚਕ ਕਿਰਿਆ ਵਿਸ਼ੇਸ਼ਣ ਬਿਲਕੁਲ ਔਰ ਹੀ ਦੋਨੋਂ ਹੀ use ਹੋਏ ਨੇ ਨਿਸ਼ਚੈ ਵਾਚਕ ਕਿਰਿਆ ਵਿਸ਼ੇਸ਼ਣ ਦੇ ਤੌਰ ਤੇ।

ਤਾਂ, ਤੇ next question ਹੈ ਇੱਕ ਸੌ ਤੇਰਾਂ number question ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਦੇਣ ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਕਹਿੰਦੇ ਹਨ, ਨਿਰਣੈ ਵਾਚਕ ਕਿਰਿਆ ਵਿਸ਼ੇਸ਼ਣ ਸੋ ਇਸਦਾ right answer ਹੈ b option ਨਿਰਣੈ ਵਾਚਕ ਕਿਰਿਆ ਵਿਸ਼ੇਸ਼ਣ ਧਿਆਨ ਨਾਲ ਸਮਝਣਾ ਹੈ ਇਸ line ਨੂੰ, ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਬਾਰੇ ਨਿਰਣਾ ਦੇਣ ਮਤਲਬ ਆਪਣਾ decision ਦੇਣ ਵੀ ਕੰਮ ਹੋ ਚੁੱਕਿਆ ਹੈ ਜਾਂ ਨਹੀਂ ਹੋਇਆ ਉਹਨਾਂ ਨੂੰ ਕੀ ਕਹਿੰਦੇ ਹਨ ਨਿਰਣੈ ਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ for example ਆ ਮੈਂ ਸੁਰਿੰਦਰ ਨੂੰ ਨਹੀਂ ਪਛਾਣਦਾ ਤੁਸੀਂ ਜ਼ਰੂਰ ਦਰਸਨ ਦੇਣੇ ਇਹ ਦੋਨੋਂ ਕੀ ਨੇ? ਨਿਰਣੈ ਵਾਚਕ ਕਿਰਿਆ ਵਿਸ਼ੇਸ਼ਣ ਹਨ ਇਹਨਾਂ sentences ਦੇ ਵਿੱਚ ਜਿਹੜਾ ਨਹੀਂ ਤੇ ਜ਼ਰੂਰ ਇਹ ਦੋਨੋਂ ਕੀ ਨੇ ਨਿਰਣੇ ਦੱਸ ਰਹੇ ਨੇ ਨਿਰਣੇ ਵਾਚਕ ਕਿਰਿਆ ਵਿਸ਼ੇਸ਼ਣ ਬਾਰੇ ਦੱਸ ਰਹੇ ਹਨ ਸੋ ਇਹ ਯਾਦ ਰੱਖਣਾ ਹੈ ਆਪਾਂ ਨੇ next question ਹੈ, ਇੱਕ ਸੌ ਚੌਦਾਂ number question ਆ ਨਿ~ ਨਿਰਣੈ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ, ਇਹਨਾਂ ਚਾਰ ਆਪਸਨਾਂ ਦੇ ਵਿੱਚੋਂ ਨਿਰਣੈ ਵਾਚਕ ਕਿਰਿਆ ਵਿਸ਼ੇਸ਼ਣ ਹੈ a option ਨਹੀਂ ਜੀ, ਹਾਂ ਜੀ, ਠੀਕ, ਸਤ ਵਚਨ, ਜ਼ਰੂਰ, ਨਹੀਂ ਜੀ, ਹਾਂ ਜੀ, ਠੀਕ, ਸਤ ਵਚਨ, ਜ਼ਰੂਰ ਇਹ ਸਾਰੇ ਕੀ ਨੇ ਨਿਰਣੈ ਵਾਚਕ ਕਿਰਿਆ ਵਿਸ਼ੇਸ਼ਣ ਸੋ ਇਸਦਾ right answer ਹੈ a option ਨਹੀਂ ਜੀ, ਹਾਂ ਜੀ, ਠੀਕ, ਸਤਿ ਵਚਨ, ਜ਼ਰੂਰ ਉਹ ਤੋਂ ਬਾਅਦ next question ਹੈ ਇੱਕ ਸੌ ਪੰਦਰਾਂ number question ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀ ਹਨ ਪਹਿਲਾਂ ਆਪਾਂ discuss ਕੀਤੇ ਨੇ ਕਿ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਹੁਣ ਆਪਾਂ discuss ਕਰਨ ਜਾ ਰਹੇ ਹਾਂ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ। ਕਿਰਿਆ ਵਿਸ਼ੇਸ਼ਣ ਦੀਆਂ total ਅਵਸਥਾਵਾਂ ਹੁੰਦੀਆਂ ਹਨ ਤਿੰਨ, ਸੋ ਇਸ ਦਾ right answer ਹੈ b option ਤਿੰਨ ਕਿਹੜੀਆਂ ਕਿਹੜੀਆਂ ਸਧਾਰਨ ਅਵਸਥਾ, ਪ੍ਰਸ਼ਨਿਕ ਅਵਸਥਾ, ਯੋਜਕ ਅਵਸਥਾ, ਸਧਾਰਨ ਅਵਸਥਾ, ਪ੍ਰਸ਼ਨਿਕ ਅਵਸਥਾ ਅਤੇ ਯੋਜਕ ਅਵਸਥਾ। ਇਹਨਾਂ ਨੂੰ ਆਪਾਂ one by one discuss ਕਰਾਂਗੇ next MCQ ਦੇ ਵਿੱਚ, ਇੱਕ ਸੌ ਛੋਲਾਂ number question ਦੇ ਵਿੱਚ ਜਦੋਂ ਕਿਰਿਆ ਵਿਸ਼ੇਸ਼ਣ ਕੇਵਲ ਕਿਰਿਆ ਵਿਸ਼ੇਸ਼ਣ ਦਾ ਹੀ ਕੰਮ ਕਰਦੇ ਹਨ ਉਹਨਾਂ ਨੂੰ ਕਿਹੜੀ ਅਵਸਥਾ ਦੱਸਿਆ ਜਾਂਦਾ ਹੈ, ਜਦੋਂ ਕਿਰਿਆ ਵਿਸ਼ੇਸ਼ਣ ਕੇਵਲ ਕਿਰਿਆ ਵਿਸ਼ੇਸ਼ਣ ਦਾ ਕੰਮ ਕਰਨ। ਹੁਣ ਉਹ ਅਵਸਥਾ ਹੁੰਦੀ ਹੈ ਸਧਾਰਨ ਅਵਸਥਾ ਸੋ ਇਸਦਾ right answer ਹੈ a option ਸਧਾ~ ਸਧਾਰਨ ਅਵਸਥਾ for example ਮੈਂ ਸਵੇਰੇ ਸਵੇਰੇ ਪੁੱਜਾਂਗਾ, ਜਾਣੀ ਕਿ ਸਵੇਰੇ ਸਵੇਰੇ ਉਹ ਤੋਂ ਬਾਅਦ next examples ਹੈ ਤੁਸੀਂ ਹੌਲੀ ਹੌਲੀ ਪੜ੍ਹਦੇ ਹੋ, ਇੱਥੇ ਹੌਲੀ ਹੌਲੀ

ਉਹ ਕਿਹੜੀ ਅਵਸਥਾ ਹੁੰਦੀ ਹੈ ਉਹ ਹੁੰਦੀ ਹੈ ਪ੍ਰਸ਼ਨਿਕ ਅਵਸਥਾ, ਸੌ ਇਸਦਾ right answer ਹੈ b option ਪ੍ਰਸ਼ਨਿਕ ਅਵਸਥਾ ਦੀ ਆਪਾਂ example ਦੇਖਦੇ ਹਾਂ ਅਸੀਂ ਕਿੱਥੇ ਜਾਵਾਂਗੇ? ਜਾਣੀ ਕਿ ਜਿਹੜਾ ਇੱਥੇ use ਹੋਇਆ ਕਿੱਥੇ, ਇਹ ਪ੍ਰਸ਼ਨ ਪੁੱਛਣ ਦਾ ਕੰਮ ਕਰ ਰਿਹਾ ਹੈ। ਉਸਦੇ ਬਾਅਦ next examples ਹੈ ਤੁਸੀਂ ਕਿਉਂ ਧਿਆਨ ਨਹੀਂ ਦਿੰਦੇ? ਕਿਉਂ ਇਹ ਦੋਨੋਂ ਜਿਹੜੇ use ਹੋਏ ਨੇ, ਇਹ ਹੋਏ ਨੇ ਪ੍ਰਸ਼ਨਿਕ ਅਵਸਥਾ ਦੇ ਲਈ, ਪ੍ਰਸ਼ਨਿਕ ਅਵਸਥਾ ਕਿਰਿਆ ਵਿਸ਼ੇਸ਼ਣ ਦੇ ਤੌਰ ਤੇ ਕਿੱਥੇ ਤੇ ਕਿਉਂ,

ਉਸਨੂੰ ਕਿਹੜੀ ਅਵਸਥਾ ਕਹਿੰਦੇ ਹਨ ਉਹ ਅਵਸਥਾ ਹੁੰਦੀ ਹੈ ਯੋਜਕੀ ਅਵਸਥਾ ਜਾਣੀ ਕਿ ਦੋ ਸਨਟੈਂਸਾਂ ਨੂੰ ਜੋੜ ਰਿਹਾ ਹੈ, ਸੋ ਇਸਦਾ right answer ਹੈ ਯੋਜਕੀ ਅਵਸਥਾ for example ਜਿੱਥੇ ਸਾਰੇ ਜਾਣਗੇ ਉੱਥੇ ਮੈਂ ਵੀ ਜਾਵਾਂਗਾ।

ਜਾਣੀ ਕਿ ਦੋਨੇਂ ਐਗਜਾਮਪਲਾਂ ਦੇ ਵਿੱਚ ਜਿੱਥੇ ਤੇ ਉਦੋਂ ਇਹ use ਹੋਏ ਨੇ ਯੋਜਕੀ ਅਵਸਥਾ ਦੇ ਵਿੱਚ, ਯੋਜਕੀ ਅਵਸਥਾ ਕਿਰਿਆ ਵਿਸ਼ੇਸ਼ਣ ਦੇ ਤੌਰ ਤੇ next question ਹੈ ਇੱਕ ਸੌ ਉੱਨੀ number question ਵਾਕ ਵਿੱਚਲੇ ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਨਾਲ ਲੱਗ ਕੇ ਉਸਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ, ਉਹਨਾਂ ਨੂੰ ਕੀ ਕਹਿੰਦੇ ਹਨ? ਧਿਆਨ ਨਾਲ ਸਮਝਣਾ ਹੈ ਇਸ line ਨੂੰ ਵਾਕ ਵਿਚਲੇ ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਨਾਲ ਲੱਗ ਕੇ ਉਸਦਾ ਸੰਬੰਧ

ਨਾਂਵਾਂ ਨੂੰ ਜੋੜ ਕੇ ਇੱਕ sentence ਦੀ formation ਕਰਦੇ ਹਨ, ਇੱਕ ਦੋ ਨਾਂਵਾਂ ਨੂੰ ਜੋੜ ਕੇ ਜਾਂ ਪੜਨਾਵਾਂ ਨੂੰ ਜੋੜ ਕੇ ਜੋੜ ਕੇ ਇਹ ਬਣਾ ਦਿੰਦੇ ਨੇ ਵਾਕ ਨੂੰ ਪੂਰਾ complete ਸਾਰਥਕ ਵਾਕ ਜਿਵੇਂ for example ਇਹ ਮੋਹਨ ਦਾ ਸਕੂਟਰ ਹੈ।

ਇਹ use ਹੋਈਆਂ ਨੇ ਸੰਬੰਧਕ ਜਾਣੀ ਕਿ ਮੋਹਨ ਨੂੰ ਸਕੂਟਰ ਨਾਲ ਜੋੜ ਰਹੀਆਂ ਨੇ ਇਹ ਦਾ, ਦੇ, ਦੀਆਂ next question ਹੈ ਆਪਣਾ ਇੱਕ ਸੌ ਵੀਹ number question ਸੰਬੰਧਕ ਚੁਣੋ ਸੰਬੰਧਕ ਹੈ ਇਸਦੇ ਵਿੱਚ c option ਦਾ, ਦੀ, ਦੇ, ਨੇ, ਨੂੰ, ਨਾਲ ਸੋ ਇਸਦਾ right answer ਹੈ c option ਦਾ, ਦੀ, ਦੇ, ਨੇ, ਨੂੰ, ਨਾਲ ਜਾਣੀ ਕਿ ਜਿਹੜੇ ਦੋ Noun ਨੂੰ ਜੋੜਦੇ ਹਨ ਨਾਵਾਂ ਨੂੰ ਜੋੜਦੇ ਹਨ ਜਿਵੇਂ for example ਇਹ ਸ਼ਾਮ ਦੀ ਘੜੀ ਹੈ, ਜਿਹੜੀ ਦਾ ਹੈ ਇਹ use ਕਰਿਆ ਹੈ ਆਪਾਂ ਨੇ as a ਸੰਬੰਧਕ ਜਿਹਨੇ ਕਿ ਰਾਮ ਨੂੰ ਘੜੀ ਨਾਲ ਜੋੜਿਆ ਹੈ। ਕਿ ਉਹ ਇਹ ਘੜੀ ਦਾ ਸੰਬੰਧ ਰਾਮ ਨਾਲ ਹੈ ਇਸ ਕਰਕੇ ਇਹ as a ਸੰਬੰਧਕ use ਹੋਇਆ next question ਹੈ ਇੱਕ ਸੌ ਇੱਕੀ number question ਬਣਤਰ ਪੱਖੋਂ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਬਣਤਰ ਪੱਖੋ ਸੰਬੰਧਕ ਦੀਆਂ total types ਨੇ ਤਿੰਨ, ਸੋ ਇਸਦਾ right answer ਹੈ b option ਕਿਹੜੀਆਂ ਕਿਹੜੀਆਂ ਮੂਲ ਸੰਬੰਧਕ ਹੋ ਗਿਆ ਇੱਕ ਤਾਂ, ਇੱਕ ਹੋ ਗਿਆ ਸੰਬੰਧਕ ਸੂਚਕ ਪਿੱਛੇਤਰ ਜਾਂ ਸੰਧੀ ਸੰਬੰਧਕ ਜਾਂ ਇੱਕ ਤੀਜਾ ਹੈਗਾ ਸ~ ਸੰਯੁਕਤ ਸੰਬੰਧਕ। ਮੂਲ ਸੰਬੰਧਕ, ਸੰਬੰਧ ਸੂਚਕ, ਪਿੱਛੇਤਰ ਜਾਂ ਸੰਧੀ ਸਮੇ~ ਸੰਬੰਧਕ ਅਤੇ ਤੀਜਾ ਹੈਗਾ ਸੰਯੁਕਤ ਸੰਬੰਧਕ, ਇਹਨਾਂ ਨੂੰ ਆਪਾਂ ਅੱਗੇ discuss ਕਰਾਂਗੇ one by one next question ਹੈ ਇੱਕ ਸੌ ਬਾਈ number question ਉਹ ਸੰਬੰਧਕ ਸ਼ਬਦ ਜਿਹੜੇ ਇੱਕ ਸ਼ਬ~ ਸ਼ਬਦਕ ਰੂਪ ਵਜੋਂ ਸੁਤੰਤਰ ਤੌਰ ਤੇ ਵਿਚਰ ਸਕਦੇ ਹੋਣ ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਹਨ ਮੂਲ ਸੰਬੰਧਕ ਸੋ ਇਸਦਾ right answer ਹੈ a option ਮੂਲ ਸੰਬੰਧਕ for example ਪਿਤਾ ਨੇ ਪੁੱਤਰ ਨੂੰ ਕਿਹਾ ਪਿਤਾ ਨੇ ਪੁੱਤਰ ਨੂੰ ਕਿਹਾ second example ਦੇ ਵਿੱਚ ਪਿਤਾ ਨੂੰ ਪੁੱਤਰ ਨੇ ਕਿਹਾ ਜਾਣੀ ਕਿ ਇੱਕ ਦੂਜੇ ਦੇ ਵਿੱਚ ਵਿਚਰ ਸਕਦੇ ਹਨ, ਆਪਣੇ sentence ਦੀ formation ਬਦਲ ਜਾਏਗੀ ਜਦੋਂ ਆਪਾਂ ਨੇ ਨੂੰ change ਕਰ ਦਿੱਤਾ ਨੂੰ ਦੇ ਨਾਲ ਜਾਣੀ ਕਿ ਇੱਥੇ ਤਾਂ ਕਿਹਾ ਜਾ ਰਿਹਾ ਹੈ ਪਿਤਾ ਨੇ ਪੁੱਤਰ ਨੂੰ ਕਿਹਾ ਜਾਣੀ ਕਿ father ਨੇ ਆਪਣੇ ਬੇਟੇ ਨੂੰ ਕਿਹਾ ਇਸਦੇ ਵਿੱਚ second sentence ਦੇ ਵਿੱਚ ਕਿਹਾ ਪਿਤਾ ਨੂੰ ਪੁੱਤਰ ਨੂੰ ਕਿਹਾ ਜਾਣੀ ਕਿ son ਨੇ ਪਿਤਾ ਨੂੰ ਕਿਹਾ। ਇਹ ਇੱਕ ਦੂਜੇ ਦੇ ਵਿੱਚ ਵਿਚਰ ਸਕਦੇ ਹਨ ਇਹ ਮਤਲਬ ਹੁੰਦਾ ਹੈ ਮੂਲ ਸੰਬੰਧਕ ਦਾ ਜਾਣੀ ਕਿ ਇੱਕ ਦੂਜੇ ਨਾਲ ਸੁਤੰਤਰ ਤੌਰ ਤੇ ਵਿਚਰ ਸਕਦੇ ਹਨ change ਹੋ ਸਕਦੇ ਹਨ ਸੋ ਇਸ ਕਰਕੇ ਇਹ ਹੈਗਾ ਮੂਲ ਸੰਬੰਧਕ। ਇਹ ਦੋਨੋਂ sentence ਨੇ examples ਮੂਲ ਸੰਬੰਧਕ ਦੀਆਂ next question ਹੈ ਇੱਕ ਸੌ ਤੇਈ number question ਵਾਕ ਵਿੱਚ ਕਈ ਸ਼ਬਦਾਂ ਦੇ ਪਿੱਛੇਤਰ ਸੰਬੰਧਕ ਦਾ ਕੰਮ ਕਰਦੇ ਹਨ ਉਹ ਕਿਹੜੇ ਸੰਬੰਧਕ ਹੁੰਦੇ ਹਨ ਉਹ ਹੁੰਦੇ ਹਨ b option ਸੰਬੰਧਕ ਸੂਚਕ ਪਿੱਛੇਤਰ ਸੰਧੀ ਸੰਬੰਧਕ ਦੋ ਨਾਮ ਨੇ ਇਹਦੇ ਦੋਨੋਂ ਯਾਦ ਰੱਖਿਓ ਸੰਬੰਧੀ ਸੰਬੰਧ ਸੂਚਕ ਪਿੱਛੇਤਰ ਸੰਧੀ ਸੰਬੰਧਕ ਸੋ ਇਸਦਾ right answer ਹੈ b option, for example ਉਹ ਸਕੂਲੋਂ ਆਇਆ ਉਹ ਦੁਪਹਿਰੇ ਨਹੀਂ ਆਵੇਗਾ ਜਾਣੀ ਕਿ ਜਿਹੜਾ school plus ਤੋਂ ਤੋਂ ਮਿਲ ਕੇ ਬਣਿਆ ਹੈ ਸਕੂਲੋਂ, ਇਸੇ ਤਰ੍ਹਾਂ ਉਹ ਦੁਪਹਿਰੇ ਨਹੀਂ ਆਏਗਾ ਕਿੱਥੋਂ ਨਹੀਂ ਆਏਗਾ, ਕਾਸਤੋਂ ਇਹ ਦੋਨੋਂ ਕੀ ਨੇ ਪਿੱਛੇਤਰ ਨੇ as a ਪਿੱਛੇਤਰ ਕੰਮ ਕਰ ਰਹੇ ਹਨ ਜਿਹੜੇ ਤੋਂ ਤੋਂ use ਹੋ ਰਹੇ ਨੇ ਇੱਥੇ ਵੀ ਇੱਥੇ ਵੀ ਇਸ ਕਰਕੇ ਇਹ ਇੱਕ ਪਿੱਛੇ~ ਪਿੱਛੇਤਰ ਦਾ ਵੀ ਕੰਮ ਕਰਦਾ ਹੈ ਇਸ ਕਰਕੇ ਇਹਨੂੰ ਸੰਬੰਧ ਸੂਚਕ ਪਿੱਛੇਤਰ ਜਾਂ ਸੰਧੀ ਸੰਬੰਧਕ ਦਾ ਨਾਮ ਦਿੱਤਾ ਜਾਂਦਾ ਹੈ next question ਹੈ ਇੱਕ ਸੌ ਚੌਵੀ number question ਦੋ ਜਾਂ ਦੋ ਤੋਂ ਵੱਧ ਸੰਬੰਧਕ ਸ਼ਬਦ ਸੁਤੰਤਰ ਰੂਪ ਵਿੱਚ ਵਿਚਰ ਕੇ

ਜਦੋਂ ਆਪਣੇ ਦੋ ਜਾਂ ਦੋ ਤੋਂ ਵੱਧ ਦੀ ਗੱਲ ਆਉਂਦੀ ਹੈ ਤਾਂ ਸੰਯੁਕਤ ਹੀ ਹੋ ਸਕਦੇ ਨੇ ਉਹ, ਇਸ ਕਰਕੇ ਇਸਦਾ right answer ਹੈ c option ਸੰਯੁਕਤ ਸੰਬੰਧਕ ਇਸਦੀ examples ਹੈਗੀ ਹੈ ਕਮਰੇ ਦੇ ਵਿੱਚ ਕੁਰਸੀ ਹੈ, ਰਜਿੰਦਰ ਦੇ ਕੋਲ ਕਿਤਾਬ ਨਹੀਂ ਹੈ। ਜਾਣੀ ਕਿ ਦੇ ਦੇ ਨਾਲ ਜਿਹੜਾ use ਹੋਇਆ ਵਿੱਚ, ਇਸ ਕਰਕੇ ਇਹ ਸੰਯੁਕਤ ਸੰਬੰਧਕ ਨੇ ਦੋ ਸੰਬੰਧਕ use ਹੁੰਦੇ ਨੇ ਦੇ ਕੋਲ ਇਸੇ ਤਰ੍ਹਾਂ ਇਸੇ sentence ਦੇ ਵਿੱਚ ਜਾਣੀ ਕਿ ਇਸਦੇ ਵਿੱਚ ਜੇ ਆਪਾਂ ਰ~ ਕਮਰੇ ਦੇ ਵਿੱਚ ਕੁਰਸੀ ਹੈ ਇਹ ਤਾਂ ਸਹੀ formation ਹੈ but ਜੇ ਆਪਾਂ ਇਹਦੇ ਵਿੱਚ ਕਹਿ ਦਿੰਦੇ, ਕਮਰੇ ਦੇ ਕੁਰਸੀ ਹੈ ਤਾਂ ਕੋਈ formation ਨੀ ਬਣਨੀ ਸੀ, ਕੋਈ sentence ਨੀ ਬਣਨਾ ਸੀ, ਇਸ ਕਰਕੇ ਆਪਾਂ ਨੂੰ ਵਿੱਚ ਦੀ ਸਹਾਇਤਾ ਲੈਣੀ ਪੜੀ ਪਈ, ਇਸ ਕਰਕੇ ਇਹ ਸੰਯੁਕਤ ਸੰਬੰਧਕ ਬਣ ਗਿਆ ਉਸੇ ਤਰ੍ਹਾਂ ਆਪਾਂ second sentence ਦੇ ਵਿੱਚ ਦੇਖ ਲੈਂਦੇ ਹਾਂ ਰਜਿੰਦਰ ਦੇ ਕੋਲ ਕਿਤਾਬ ਨਹੀਂ ਹੈ, ਜੇਕਰ ਆਪਾਂ ਆਪਾਂ ਕਹਿ ਦਿੰਦੇ ਰਜਿੰਦਰ ਦੇ ਕਿਤਾਬ ਨਹੀਂ ਹੈ ਕੋਈ formation ਨਹੀਂ ਬਣਨੀ ਸੀ but ਜਦੋਂ ਆਪਾਂ ਨੇ ਕੋਲ ਨਾਲ ਲਗਾ ਦਿੱਤਾ ਇਸਦੇ ਤਾਂ ਇਸਦੀ sentence formation ਬਿਲਕੁਲ ਸਹੀ ਬਣ ਗਈ ਜਾਣੀ ਕਿ sense ਬਣ ਗਈ ਇਸ sentence ਦੀ, ਇਸ ਕਰਕੇ ਇਹ ਸੰਯੁਕਤ ਸੰਬੰਧਕ ਨੇ next question ਹੈ ਇੱਕ ਸੌ ਪੱਚੀ number question ਰੂਪ ਦੇ ਆਧਾਰ ਤੇ

ਥਾਂ ਦੇ ਪੱਖ ਤੋਂ ਜਿਹੜਾ ਨਈਆਂ ਹੈ ਜੀ ਤੇ ਨਈਂਆਂ ਇਹ ਦੱਸੋ ਕਿਹੜੀਆਂ ਨੇ ਧੁਨੀਆਂ। ਡਰਨ ਦੀ ਲੋੜ ਨੀ ਵੀ ਬਸ ਤਿਆਰੀ ਕਰੋ ਬਾਕੀ ਜੋ ਪ੍ਰਮਾਤਮਾ ਕਰੇਗਾ ਬਿਲਕੁਲ ਸਹੀ ਕਰੇਗਾ। ਹਾਂਜੀ ਕੰਠੀ ਤੇ ਦੰਤੀ ਨੇ ਤਾਲਵੀ ਤੇ ਕੰਠੀ ਨੇ ਜਾਂ ਕੰਠੀ ਤੇ ਤਾਲਵੀ ਨੇ ਜਾਂ ਤਾਲਵੀ ਤੇ ਦੰਦੀ ਆ। Option b ਬਿਲਕੁਲ right answer ਹੈ ਜੀ ਇੱਧਰ ਦੇਖੋ ਜਦੋਂ ਆਪਾਂ ਨੂੰ ਉਲਝਾਉਣਾ ਹੁੰਦਾ ਹੈ ਤੇ ਨਾ ਇਹ answer ਇਉਂ ਪਾਉਂਦੇ ਆ ਆਪਾਂ ਨੂੰ ਪਤਾ ਵੀ ਇਹਨਾਂ ਵਿੱਚੋਂ ਇੱਕ ਤਾਲਵੀ ਹੈੈ ਇੱਕ ਕੰਠੀ ਹੈ ਪਰ ਤੁਸੀਂ ਇਹ ਦੇਖਣਾ according ਕੰਠੀ ਪਹਿਲਾਂ ਆਉਂਦੀ ਹੈ ਤਾਲਵੀ ਬਾਅਦ 'ਚ ਆਉਂਦੀ ਕੱਕਾ, ਖੱਖਾ, ਗੱਗਾ, ਘੱਘਾ ਆਹ ਨਈਆਂ ਪਹਿਲਾਂ ਆਉਂਦਾ ਹੈ ਚੱਚਾ, ਛੱਛਾ, ਜੱਜਾ, ਝੱਝਾ, ਨਈਆਂ ਆਹ ਪਿੱਛੋਂ ਆਉਂਦਾ ਹੈ। ਤਾਂ option c ਜਿਹੜਾ right answer ਹੈ ਪ੍ਰਸ਼ਨ number ਇੱਕੀ ਕਹਿੰਦੇ ਦੀਰਘ ਵੱਡੀ ਹੁੰਦੀ ਹੈ ਕਿਹਦੇ ਤੋਂ ਸੁਖਮ ਤੋਂ ਸੰਖੇਪ ਤੋਂ ਵਿਸਤ੍ਰਿਤ ਤੋਂ ਜਾਂ ਰੋਜ਼ਾਨਾ ਤੋਂ ਜਿਹੜੀ ਦੀਰਘ ਯੋਜਨਾ ਵੱਡੀ ਹੁੰਦੀ ਹੈ ਕਿਹਦੇ ਤੋਂ ਹਾਂਜੀ ਬਿਲਕੁਲ right answer ਹੈ ਜੀ ਸੁਖਮ ਤੋਂ ਪ੍ਰਸ਼ਨ number ਬਾਈ ਕਹਿੰਦੇ ਬੱਚੇ ਪ~ ਪੜ੍ਹਨ ਲਈ ਪ੍ਰੇਰਿਤ ਹੋਣਗੇ ਕਦੋਂ ਪ੍ਰੇਰਿਤ ਹੁੰਦੇ ਬੱਚੇ ਪੜ੍ਹਨ ਲਈ ਪਹਿਲਾਂ ਤੁਸੀਂ ਖੁੱਦ ਸੋਚੋ ਜਦੋਂ ਪੜ੍ਹਨਾ ਉਹਨਾਂ ਲਈ ਆਨੰਦਪੂਰਨ ਅਨੁਭਵ ਬਣੇਗਾ, ਪਾਠ ਪੁਸਤਕਾਂ ਪੜ੍ਹਨ ਤੇ ਬਲ ਦਿੱਤਾ ਜਾਏਗਾ ਪੜ੍ਹਦੇ ਸਮੇਂ ਉਚਾਰਨ ਸੰਬੰਧੀ ਗ਼ਲਤੀਆਂ ਸੁਚੇਤ ਕੀਤਾ ਜਾਵੇਗਾ ਜਾਂ ਕੋਈ ਨਹੀਂ। ਕੋਈ ਵੀ ਕੰਮ ਕਹਿੰਦੇ ਅਸੀਂ ਕਰਨ ਵਾਸਤੇ ਉਦੋਂ ਹੀ ਪ੍ਰੇਰਿਤ ਹੁੰਦੇ ਹਾਂ ਜਦੋਂ ਉਹ ਕੰਮ ਸਾਡੇ ਵਾਸਤੇ ਕੀ ਹੁੰਦਾ ਹੈ ਆਨੰਦ ਪੂਰਨ ਅਨੁਭਵ ਬਣ ਜਾਂਦਾ ਹੈ ਠੀਕ ਹੈ। ਤਾਂ option ਜਿਹੜੀ a ਜਿਹੜਾ ਇਹਦਾ answer ਹੈ ਜੀ।

b ਹੈ ਜੀ ਵਿਆਕਰਨ ਦੀ ਵੱਖਰੀ ਪੁਸਤਕ ਹੋਣੀ ਚਾਹੀਦੀ ਆ option c ਹੈ ਜੀ ਵਿਆਕਰਨ ਦੀ ਜਮਾਤ ਵੱਖਰੀ ਹੋਣੀ ਚਾਹੀਦੀ ਆ option d ਹੈ ਜੀ ਵਿਆਕਰਨ ਦੀ ਸਿਖਲਾਈ ਨਹੀਂ ਹੋਣੀ ਚਾਹੀਦੀ ਆਹ ਤਾਂ ਬਿਲਕੁਲ ਹੀ ਗ਼ਲਤ ਹੈ।

ਸੰਦਰਭ ਕੀ ਹੁੰਦਾ ਹੈ? ਸੰਦਰਭ ਕਿਹਨੂੰ ਕਹਿੰਦੇ ਆ? ਕਈ ਵਾਰੀ ਸਾਨੂੰ ਉੱਥੇ ਜਿਹੜੀ ਸ਼ਬਦਾਵਲੀ ਆ ਉਹਦੀ ਸਮਝ ਨਹੀਂ ਆਉਂਦੀ ਠੀਕ ਹੈ ਵਿਸ਼ਾ ਬਿਲਕੁਲ right ਹੈ ਪੰਕਜ। ਪਹਿਲਾਂ ਹੁੰਦਾ ਸੀ ਵੀ ਵਿਆਕਰਨ ਦੀ ਅਲਗ ਪੁਸਤਕ ਹੋਣੀ ਚਾਹੀਦੀ ਆ ਹੁਣ ਜਿਹੜੀਆਂ ਪਾਠ ਪੁਸਤਕਾਂ ਉਹਨਾਂ ਦਾ ਵਿਸ਼ਾ ਵਸਤੂ ਏਦਾਂ ਦਾ ਤਿਆਰ ਕੀਤਾ ਗਿਆ ਹੈ ਵੀ ਹਰੇਕ lesson ਦੇ ਪਿੱਛੇ ਹਰੇਕ ਪਾਠ ਦੇ ਪਿੱਛੇ ਉਸ ਪਾਠ ਦੇ ਅਨੁਸਾਰ ਪੂਰੀ ਅਭਿਆਸ ਦੇ ਵਿੱਚ ਵਿਆਕਰਨ ਦਿੱਤਾ ਗਿਆ ਹੈ ਤਾਂ teacher ਨੂੰ ਸਭ ਤੋਂ ਪਹਿਲਾਂ ਉਸ ਪਾਠ ਦੇ according ਬੱਚੇ ਨੂੰ ਵਿਆਕਰਨ ਪੜ੍ਹਾਉਣਾ ਚਾਹੀਦਾ ਹੈ ਤੇ ਫਿਰ extra class ਜਿਹੜੀ ਹੈ ਉਹ ਲਗਾਉਣੀ ਚਾਹੀਦੀ ਹੈ। ਪ੍ਰਸ਼ਨ number ਚੌਵੀ ਪੰਜਾਬੀ ਵਿਆਕਰਨ ਸਿੱਖਣ ਸਿਖਾਉਣ ਦੀ ਦਰੁਸਤ ਵਿਧੀ ਹੈ ਤੁਸੀਂ ਬੱਚੇ ਨੂੰ ਪੰਜਾਬੀ ਵਿਆਕਰਨ ਸਿਖਾਉਣੀ ਵੀ ਹੈ ਤੇ ਸਿਖਣੀ ਵੀ ਹੈ ਤਾਂ ਕਿਹੜੀ ਵਿਧੀ ਵਧੀਆ ਹੈ? Option a ਹੈ ਜੀ ਪੰਜਾਬੀ ਬੋਲਣ ਲਈ ਲੋਕਾਂ ਦੇ ਨਾਲ ਪੰਜਾਬੀ ਬੋਲਣ ਵਾਲੇ ਲੋਕਾਂ ਦੇ ਨਾਲ ਰਹਿ ਕੇ ਅਸੀਂ ਸਿੱਖ ਸਕਦੇ ਹਾਂ ਤਾਂ ਬਿਲਕੁਲ ਹੀ ਗ਼ਲਤ ਹੈ option b ਪਾਠ ਪੁਸਤਕਾਂ ਦੇ ਅਧਿਐਨ ਰਾਹੀਂ ਸਿੱਖਣਾ option c ਤਰਜਮੇ ਨਾਲ ਭਾਸ਼ਾ ਸਿਖਣਾ option d ਹੈ ਵਿਆਕਰਨ ਪੁਸਤਕਾਂ ਰਾਹੀਂ ਸਿੱਖਣਾ ਬੱਚੇ ਨੂੰ ਤੁਸੀਂ ਪਾ~ ਵਿਆਕਰਨ ਸਿਖਾਉਣੀ ਵੀ ਹੈ ਤੇ ਸਿਖਣੀ ਵੀ ਆ ਠੀਕ ਹੈ ਤਾਂ ਕਿਹੜੀ ਜਿਹੜੀ ਵਿਧੀ ਆ ਉਹ ਸਭ ਤੋਂ best ਹੈ ਤਾਂ option d right ਹੈ ਜੀ ਆਪਾਂ ਪਿੱਛੇ ਵੀ ਇਹੀ ਕਰਕੇ ਆਏ ਹਾਂ ਦੇਖ ਲਓ ਇੱਕ ਵਾਰੀ question ਤੁਹਾਡੇ ਕੋਲ ਇਵੇਂ put ਕਰ ਦਿੱਤਾ ਦੂਜੀ ਵਾਰ ਉਹਨਾਂ ਨੇ ਜਿਹੜਾ answer ਸੀ ਉਹਦੇ according ਫਿਰ question put ਕਰ ਦਿੱਤਾ ਵੀ ਸਭ ਤੋਂ ਪਹਿਲਾਂ ਅਸੀਂ ਬੱਚੇ ਨੂੰ ਪਾਠ ਪੁਸਤਕਾਂ ਦੇ ਸੰਦਰਭ ਵਿੱਚ ਵਿਆਕਰਨ ਸਿਖਾਵਾਂਗੇ। ਪਾਠ ਪੁਸਤਕਾਂ ਦੇ ਅਧਿਐਨ ਨਾਲ ਹੀ ਵਿਆਕਰਨ ਸਿਖੀ ਦਾ ਸਭ ਤੋਂ best ਵਿਧੀ ਹੀ ਇਹ ਹੈ। ਪ੍ਰਸ਼ਨ number ਛੱਬੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਧੀਆ ਲਿਖਣ ਲਈ ਸਭ ਤੋਂ ਘੱਟ ਮਹੱਤਵਪੂਰਨ ਆ, ਤੁਸੀਂ ਵਧੀਆ ਲਿਖਤ ਕਰਨੀ ਆ। ਤੇ ਕਿਹੜੀ ਚੀਜ਼ ਹੈ ਸਾਨੂੰ ਨਹੀਂ ਚਾਹੀਦੀ ਲਿਖਣ ਵਾਸਤੇ, ਉਦੇਸ਼ ਦੀ ਸਮਝ ਦਿਸ਼ਾ ਦੀ ਸਮਝ, ਤਰਕ ਦੀ ਸਮਝ, ਸਰੋਤਿਆਂ ਦੀ ਸਮਝ

ਹਾਂਜੀ ਸੁਣਨ ਤੇ ਬੋਲਣ ਕੌਸਲ ਲਈ, ਸੁਣਨ ਕੌਸਲ ਲਈ ਜ਼ਿਆਦਾ ਜ਼ਰੂਰੀ ਆ ਠੀਕ ਹੈ। ਤੇ ਲਿਖਣ ਕੌਸਲ ਲਈ ਸਾਡੇ ਕੋਲ ਕੀ ਹੋਣਾ ਚਾਹੀਦਾ ਸਾਡੇ ਕੋਲ ਉਦੇਸ਼ ਹੋਣਾ ਚਾਹੀਦਾ ਹੈ, ਦਿਸ਼ਾ ਹੋਣੀ ਚਾਹੀਦੀ, ਤਰਕ ਹੋਣਾ ਚਾਹੀਦਾ ਹੈ।

ਉਪਚਾਰ ਅਧਿਆਪਨ ਪਹਿਲਾਂ ਤਾਂ ਇਉਂ ਹੀ ਦੱਸੋ ਉਪਚਾਰ ਅਧਿਆਪਨ ਹੁੰਦਾ ਕੀ ਆ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਮਨ ਲਓ ਬੱਚਾ ਕੋਈ ਗ਼ਲਤੀਆਂ ਕਰਦਾ ਹੈ ਹਨਾ ਤੇ ਉਹਨਾਂ ਗ਼ਲਤੀਆਂ ਜਿਹੜਾ ਅਧਿਆਪਕ ਹੈ ਉਹ ਹੱਲ ਕਰਦਾ ਉਹਨਾਂ ਦਾ ਉਪਚਾਰ ਕਰਦਾ ਤੇ ਉਹ ਕੀ ਆ ਉਪਚਾਰ ਅਧਿਆਪਨ, ਤਾਂ ਇਹਨੂੰ ਕਰਵਾਉਣ ਦਾ ਆਧਾਰ ਕੀ ਹੈ ਨਿਧਾਨ ਨਿਧਾਨ ਹੁੰਦਾ ਸਮੱਸਿਆ ਜੇ ਸਮੱਸਿਆ ਹੋਏਗੀ ਤਾਂ ਹੀ ਅਸੀਂ ਉਪਚਾਰ ਅਧਿਆਪਨ ਕਰਾਂਗੇ ਠੀਕ ਹੈ ਪ੍ਰਸ਼ਨ number ਅਠਾਈ ਕਹਿੰਦੇ ਇੱਕ ਪੈਰ੍ਹੇ ਦਾ ਮੁਲਾਂਕਣ ਕਰਦਿਆਂ ਧਿਆਨ 'ਚ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ? ਇੱਕ ਪੈਰ੍ਹੇ ਦਾ ਤੁਸੀਂ ਮੁਲਾਂਕਣ ਕਰੀ ਜਾਂਦੇ ਹੋ ਤਾਂ ਸਭ ਤੋਂ important ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਧਿਆਨ ਵਿੱਚ ਰੱਖੋਗੇ option a ਹੈ ਜੀ ਕਲਪਨਾ option b ਹੈ ਜੀ ਸ਼ੈਲੀ Option c ਹੈ ਜੀ ਸ਼ਬਦਾਵਲੀ ਤੇ option d ਹੈ ਜੀ

ਤੇ ਹੁੰਦਾ ਵਿਸ਼ਾ।

ਪ੍ਰਸ਼ਨ number ਉਣਤੀ ਸਿਖਿਆਰਥੀਆਂ 'ਚ ਪੜ੍ਹਨ ਦੀ ਸਮਝ ਬਣਾਉਣ ਲਈ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਤੁਸੀਂ ਪੜ੍ਹਨ ਦੀ ਸਮਝ ਬਣਾਉਣੀ ਆਂ। Option a ਉਹਨਾਂ ਨੂੰ ਸ਼ਬਦ ਕੋਸ਼ 'ਚ ਔਖੇ ਸ਼ਬਦਾਂ ਦੇ ਅਰਥ ਲੱਭਣ ਲਈ ਕਹੋਂਗੇ option b ਉਹਨਾਂ ਨੂੰ ਚੁੱਪ ਚਾਪ ਪੜ੍ਹਨ ਦਿੱਤੇ ਪੜ੍ਹਨ ਅਤੇ ਦਿੱਤੇ ਗਏ ਸਵਾਲਾਂ ਦੇ ਉੱਤਰ ਦੇਣ ਲਈ ਕਹਾਂਗੇ option c ਹੈ ਜੀ ਉਹਨਾਂ ਨੂੰ

ਕੀ ਕਹਾਂਗੇ ਅਸੀਂ ਹੁਣ ਇੱਧਰ ਦੇਖੋ ਤੁਸੀਂ ਪੜ੍ਹਨ ਦੀ ਸਮਝ ਕਿਵੇਂ ਬਣਾਓਗੇ, ਪਹਿਲਾਂ ਤੁਹਾਨੂੰ ਪੜ੍ਹਨ ਕੌਸਲ ਬਾਰੇ ਪਤਾ ਹੋਣਾ ਚਾਹੀਦਾ ਹੈ। ਮੰਨ ਲਓ ਕੋਈ ਬੱਚਾ ਪੜ੍ਹਦੇ ਸਮੇਂ ਗ਼ਲਤੀਆਂ ਕਰਦਾ ਤੇ ਤੁਸੀਂ ਉਹਦੀਆਂਂ ਗ਼ਲਤੀਆਂ ਨੂੰ ਕਿਵੇਂ ਸੁਧਾਰੋਂਗੇ ਤੁਸੀਂ ਇਹੀ ਕਹੋਂਗੇ ਨਾ ਉੱਚੀ ਉੱਚੀ ਪੜ੍ਹ ਫਿਰ ਮੈਨੂੰ ਪਤਾ ਲੱਗੇਗਾ ਤੂੰ ਕੀ ਗ਼ਲਤੀ ਕਰਦਾ ਹੈ। ਤੇ ਸਭ ਤੋਂ ਵਧੀਆ ਤਰੀਕਾ ਕੀ ਆ ਉਹਨੂੰ ਅਸੀਂ ਪਾਠ ਨੂੰ ਉੱਚੀ ਉੱਚੀ ਪੜ੍ਹਨ ਲਈ ਕਹਾਂਗੇ ਤੁਹਾਨੂੰ ਕਿਹਾ ਨਾ ਮੈਂ ਵੀ ਆਪਾਂ ਅੱਜ ਸਾਰੇ concept clear ਕਰਾਂਗੇ ਇਹਦੇ ਵਿੱਚ ਠੀਕ ਹੈ। ਪ੍ਰਸ਼ਨ number ਤੀਹ ਅਧਿਆਪਕ ਲਈ ਭਾਸ਼ਾ ਦੀ ਜਮਾਤ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਬਣਾਈ ਰੱਖਣ ਵਾਸਤੇ ਸਭ ਤੋਂ ਕਾਰਗਰ ਨੀਤੀ ਹੋਣੀ ਚਾਹੀਦੀ ਆ ਪਹਿਲਾਂ ਤਾਂ question ਨੂੰ ਸਮਝਿਆ ਕਰੋ ਰਾਜੇ ਇੱਕ ਅਧਿਆਪਕ ਹੈ, ਠੀਕ ਹੈ ਉਹ ਭਾਸ਼ਾ ਦੀ ਜਮਾਤ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਬਣਾਉਣਾ ਚਾਹੁੰਦਾ ਹੈ ਬਣਾਈ ਰੱਖਣਾ ਚਾਹੁੰਦਾ ਹੈ, ਤਾਂ ਸਭ ਤੋਂ best ਨੀਤੀ ਕੀ ਆ? Option a ਹੈ ਜੀ ਕਾਲੇ ਫੱਟੇ ਦੀ ਬਹੁਤ ਜ਼ਿਆਦਾ ਵਰਤੋਂ ਕਰਨਾ ਜ਼ਰੂਰੀ ਤਾਂ ਨੀ ਹੈਗਾ blackboard ਦੀ ਵਰਤੋਂ ਜ਼ਿਆਦਾ ਕਰੋ option b ਹੈ ਜੀ ਸੰਭ~ ਸੰਭਵ ਹੋਵੇ ਵਿਚਾਰ ਵਟਾਂਦਰਾ ਕਰਾਂਗੇ ਇਹ ਕਰ ਸਕਦੇ ਹਾਂ ਤੇ option c ਹੈ ਜੀ ਵਿਸ਼ੇ ਨੂੰ ਉਹਨਾਂ ਦੀਆਂ ਜੀਵਨ ਸਥਿੱਤੀਆਂ ਨਾਲ ਸੰਬੰਧਤ ਕਰਨਾ ਤੇ option d ਹੈ ਜੀ ਬਹੁਤ ਸਾਰੇ ਸਵਾਲ ਪੁੱਛਣਾ। ਅਸੀਂ ਬੱਚੇ ਦੀ ਦਿਲਚਸਪੀ ਬਣਾਉਣੀ ਆਂ ਤੇ ਦਿਲਚਸਪੀ ਕਦੋਂ ਬਣਦੀ ਹੈ ਬੱਚੇ ਦੀ ਜਦੋਂ ਅਸੀਂ ਉਹਦੇ ਵਿਸ਼ੇ ਨੂੰ ਉਹਦੇ ਜੀਵਨ ਨਾਲ ਜੋੜ ਦਿੰਦੇ ਹਾਂ। ਜਦੋਂ ਵੀ ਅਸੀਂ ਕੋਈ ਚੀਜ਼ ਪੜ੍ਹਾਉਣ ਸਮੇਂ ਉਹਨੂੰ ਉਹਦੇ ਜੀਵਨ ਨਾਲ ਜੋੜ ਦਿੰਦੇ ਹਾਂ ਤਾਂ ਉਹਦਾ interest ਜ਼ਿਆਦਾ ਬਣ ਜਾਂਦਾ ਹੈ ਠੀਕ ਹੈ। ਪ੍ਰਸ਼ਨ number ਇਕੱਤੀ ਕਹਿੰਦੇ ਇਹਨਾਂ ਚੋਂ ਮੂਲ ਰੂਪ 'ਚ ਕਿਹੜਾ ਪਾਠ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ ਸਵੈ ਜੀਵਨੀ, ਕਹਾਣੀ, ਸਫ਼ਰਨਾਮਾ ਜਾਂ ਲੇਖ। ਕਿਹੜੇ ਪਾਠ ਨੂੰ ਸਾਨੂੰ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ ਬਿਲਕੁਲ right ਹੈ ਜੀ ਕਹਾਣੀ। ਪ੍ਰਸ਼ਨ number ਬੱਤੀ ਕਹਿੰਦੇ ਭਾਸ਼ਾ ਸਾਹਿਤ ਸਿੱਖਿਆ ਦਾ ਮੁੱਖ ਉਦੇਸ਼ ਕੀ ਆ ਭਾਸ਼ਾ ਸਾਹਿਤ ਸਿੱਖਿਆ ਕਿਉਂ ਦਿੰਦੇ ਹਾਂ ਅਸੀਂ ਬੱਚਿਆਂ ਨੂੰ ਭਾਸ਼ਾ ਸਾਹਿਤ ਸਿੱਖਿਆ? Option a ਹੈੈ ਜੀ ਵਿਦਿਆਰਥੀਆਂ ਦੀ ਭਾਸ਼ਾ ਯੋਗਤਾਵਾਂ ਦਾ ਵਿਕਾਸ ਕਰਨਾ, ਇਹ ਤਾਂ ਬਿਲਕੁਲ right ਹੈ option b ਹੈ ਜੀ ਵਿਦਿਆਰਥੀਆਂ ਵਿੱਚ ਸਾਹਿਤਿਕ ਕੌਸਲਾਂ ਦਾ ਵਿਕਾਸ ਕਰਨਾ ਇਹ ਵੀ ਸਹੀ ਆ option c ਹੈ ਜੀ ਉਪਰੋਕਤ ਦੋਵੇਂ ਜਾਂਂ ਪਾਠ ਪੁਸਤਕ ਦੇ ਪਾਠਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਇਹ ਜ਼ਰੂਰ ਨਹੀਂ ਹੈਗਾ c option ਬਿਲਕੁਲ right ਹੈ ਜੀ ਪ੍ਰਸ਼ਨ number ਤੇਤੀ ਕਹਿੰਦੇ ਭਾਸ਼ਾ ਨੂੰ ਤੇ ਲਿਖਣ ਵਿੱਚ ਕਿਹੜਾ ਬੁਨਿਆਦੀ ਫ਼ਰਕ ਹੈ ਇੱਕ ਭਾਸ਼ਣ ਕੌਸਲ ਹੈ ਭਾਸ਼ਣ mean ਬੋਲਣ ਕੌਸਲ ਹੈ ਇੱਕ ਲੇਖਣ mean ਲਿਖਤ ਕੌਸਲ ਹੈ, ਦੋਨਾਂ ਵਿੱਚ ਅੰਤਰ ਕੀ ਆ।

ਬਿਲਕੁਲ right ਹੈ ਜੀ ਜਿਹੜਾ ਅਸੀਂ ਬੋਲਦੇ ਹਾਂ ਉਹ ਸਥਾਈ ਨੀ ਹੈਗਾ ਅਸੀਂ ਥੋੜ੍ਹੀ ਦੂਰ ਜਾ ਕੇ ਮੁੱਕਰ ਵੀ ਸਕਦੇ ਹਾਂ ਜਿਹੜਾ ਲਿਖਤ ਹੈ ਇਹ ਸਥਾਈ ਹੈ ਦੋਨਾਂ ਦੇ ਵਿੱਚ ਇਹੀ ਅੰਤਰ ਹੈ। ਲਿਖਤ ਸਥਾਈ ਹੈ ਲਿਖਣ 'ਚ ਲੈਣਾ, ਤੇ ਜਿਹੜਾ ਬੋਲਣਾ ਹੈ ਉਹ ਅਸਥਾਈ ਹੈ। ਪ੍ਰਸ਼ਨ number ਚੌਂਤੀ ਭਾਸ਼ਾ ਪ੍ਰਾਪਤੀ ਤੇ ਭਾਸ਼ਾ ਸਿੱਖਿਆ ਵਿੱਚ ਮੁੱਖ ਅੰਤਰ ਕੀ ਆ option a ਹੈ ਜੀ ਭਾਸ਼ਾ ਦੀ ਜਟਿਲਤਾ ਦਾ ਅੰਤਰ, ਸ਼ਬਦਾਂ, ਵਾਕਾਂ ਦੇ ਅਰਥਾਂ ਦਾ ਅੰਤਰ ਹੈ, ਸਹਿਜਤਾ ਤੇ ਸੁਭਾਵਿਕਤਾ ਦਾ ਅੰਤਰ ਹੈ ਜਾਂ ਭਾਸ਼ਾਈ ਸਮੱਗਰੀ ਦਾ ਅੰਤਰ ਹੈ। ਪਹਿਲਾਂ ਤਾਂ ਤੁਹਾਨੂੰ ਭਾਸ਼ਾ ਪ੍ਰਾਪਤੀ ਤੇ ਭਾਸ਼ਾ ਸਿੱਖਿਆ ਵਿੱਚ ਬਾਰੇ ਪਤਾ ਹੋਣਾ ਚਾਹੀਦਾ ਭਾਸ਼ਾ ਪ੍ਰਾਪਤੀ ਕੀ ਹੈ ਤੇ ਭਾਸ਼ਾ ਸਿੱਖਿਆ ਕੀ ਹੈ। ਪਹਿਲਾਂ ਤੁਹਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਭਾਸ਼ਾ ਪ੍ਰਾਪਤੀ ਕੀ ਹੈ ਤੇ ਭਾਸ਼ਾ ਸਿਖਿਆ ਕੀ ਹੈ। ਜਿਹੜੀ ਪ੍ਰਾਪਤ ਹੈ ਇਹ ਕੁਦਰਤੀ ਹੈ ਸਹਿਜ ਹੈ ਸੁਭਾਵਿਕ ਹੈ ਗੈਰ ਰਸਮੀ ਹੈ। Clear ਹੈ ਜਿਹੜੀ ਸਿੱਖਿਆ ਹੈ ਇਹ ਰਸਮੀ ਹੈ ਇਹਦੇ ਨਿਯਮ ਹੈ ਇਹ ਸਕੂਲਾਂ ਵਿੱਚੋਂ ਪ੍ਰਾਪਤ ਹੁੰਦੀ ਹੈ ਤਾਂ ਦੋਨਾਂ ਦੇ

ਸਮਝ ਆ ਗਈ। ਕਹਿੰਦੇ ਪ੍ਰਸ਼ਨ number ਪੈਂਤੀ ਪਾਠ ਪੁਸਤਕਾਂ ਮਹੱਤਵਪੂਰਨ ਹਨ ਕਿਉਂ ਕਿਉਂਕਿ ਮਹੱਤਵਪੂਰਨ ਤੱਥਾਂ ਦਾ ਸੰਕਲਨ ਹਨ ਕਿਉਂਕਿ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਪੜਚੋਲ ਦਾ ਅਵਸਰ ਪ੍ਰਦਾਨ ਕਰਦੀਆਂ ਹਨ। ਕਿਉਂਕਿ ਇਹ ਕਵਿਤਾ ਕਹਾਣੀ ਦੇ ਮਾਧਿਅਮ ਰਾਹੀਂ ਮਨੋਰੰਜਨ ਕਰਦੀਆਂ ਹਨ ਕਿਉਂਕਿ ਇਹ ਪ੍ਰੀਖਿਆ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ, ਕਿਉਂ ਮਹੱਤਵਪੂਰਨ ਹੈ ਜੀ ਪਾਠ ਪੁਸਤਕਾਂ? ਆਹ ਤਾਂ ਬਿਲਕੁਲ ਹੀ ਨੀ ਸਹੀ ਹੈਗਾ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ, ਮਨੋਰੰਜਨ ਕਰਦੀਆਂ ਹੈ, ਤੱਥਾਂ ਦਾ ਸੰਕਲਨ ਕਰਦੀਆਂ ਹੈ, ਪਾਠ ਪੁਸਤਕਾਂ ਕੀ ਕਰਦੀਆਂ ਹੈ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਪੜਚੋਲ ਦਾ ਅਵਸਰ ਪ੍ਰਦਾਨ ਕਰਦੀਆਂ ਹੈ ਬੱਚਾ ਜਦੋਂ ਕੋਈ ਵੀ ਚੀਜ਼ ਆਪਣੇ ਆਲੇ ਦੁਆਲੇ ਨਾਲ ਆਪਣੇ ਜੀਵਨ ਦੀਆਂ ਪ੍ਰਸਥਿਤੀਆਂ ਨਾਲ ਜੋੜ ਕੇ ਪੜ੍ਹਦਾ ਹੈ ਨਾ।

ਪ੍ਰਸ਼ਨ number ਛੱਤੀ ਕਹਿੰਦੇ ਕਵਿਤਾ ਵਾਰਤਕ ਤੇ ਨਾਟਕ ਨੂੰ ਉੱਚ ਜਮਾਤਾਂ ਵਿੱਚ ਪੜ੍ਹਾਉਣ ਦਾ ਮੂਲ ਮਨੋਰਥ ਕੀ ਹੈ, ਕਵਿਤਾ, ਵਾਰਤਕ ਤੇ ਨਾਟਕ ਇਹਨਾਂ ਦੀ ਅਸੀਂ ਪੜ੍ਹਾਈ ਵੱਡੀਆਂ ਕਲਾਸਾਂ ਵਿੱਚ ਕਰਵਾਉਂਦੇ ਹਾਂ ਕਿਉਂ, ਕੇਵਲ ਸਾਹਿਤਿਕ ਨਾਲ ਜਾਣ ਪਹਿਚਾਣ ਕਰਵਾਉਣਾ ਚਾਹੁੰਦੇ ਹਾਂ ਅਸੀਂ ਵਿਦਿਆਰਥੀਆਂ ਨੂੰ ਵਧੀਆ ਲੇਖਕ ਬਣਾਉਣਾ ਚਾਹੁੰਦੇ ਹਾਂ ਅਸੀਂ ਸਾਹਿਤ ਪੜ੍ਹਾਉਣ ਦੀ ਪਰੰਪਰਾ ਨਿਭਾਉਣਾ ਚਾਹੁੰਦੇ ਹਾਂ ਅਸੀਂ ਜਾਂ ਸਾਹਿਤਿਕ ਸੰਵੇਦਨਸ਼ੀਲਤਾ ਨੂੰ ਵਧਾਉਣਾ ਚਾਹੁੰਦੇ ਹਾਂ ਅਸੀਂ, ਕਿਉਂ ਪੜ੍ਹਾਉਂਦੇ ਹਾਂ ਅਸੀਂ ਬੱਚਿਆਂ ਨੂੰ ਕਵਿਤਾ, ਵਾਰਤਕ ਤੇ ਨਾਟਕ। ਬਿਲਕੁਲ right ਸਾਹਿਤ ਸੰਬੰਧੀ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੈ ਉਹ ਗਤੀਸ਼ੀਲ ਹੋ ਸਕਣ।

ਧਰਮ ਦੇ ਆਧਾਰ ਤੇ ਵੀ ਹੋ ਸਕਦੀ ਹੈ, ਜਾਤੀ ਦੇ ਆਧਾਰ ਤੇ ਵੀ ਹੋ ਸਕਦੀ ਆ ਕਿਸੇ ਵੀ ਆਧਾਰ ਤੇ ਹੋ ਸਕਦੀ ਵਿਅਕਤੀਗਤ ਭਿੰਨਤਾ। ਕਹਿੰਦੇ ਭਾਸ਼ਾ ਸਿੱਖਿਆ ਵੱਧ ਹੋਣੀ ਚਾਹੀਦੀ ਹੈ। ਸਧਾਰਨ ਸਮਾਜਿਕ ਅੰਤਰ ਅਨੁਸ਼ਾਸ਼ਨੀ ਸਿੱਖਿਆ ਹੋਣੀ ਚਾਹੀਦੀ ਆ, ਅਧਿਆਪਕ ਨੂੂੰ ਪ੍ਰਮਾਣਿਕ ਭਾਸ਼ਾ ਦੇ ਪ੍ਰਯੋਗ ਤੇ ਜ਼ੋਰ ਦੇਣਾ ਚਾਹੀਦਾ ਹੈ ਜਾਂ ਬੇਜੋੜ ਵਿਦਿਆਰਥੀਆਂ ਨੂੰ ਵੱਖ ਵੱਖ ਪੜ੍ਹਾਉਣਾ ਚਾਹੀਦਾ ਹੈ। ਬਿਲਕੁਲ right ਹੈ ਜੀ ਸਧਾਰਨ ਸਮਾਜਿਕ ਅੰਤਰ ਅਨੁਸ਼ਾਸ਼ਨੀ ਸਿੱਖਿਆ ਹੋਣੀ ਚਾਹੀਦੀ ਆ। ਪ੍ਰਸ਼ਨ number ਅਠੱਤੀ ਕਹਿੰਦੇ ਪਾਠ ਦਾ ਜਟਿਲ ਅਰਥ ਸਮਝਣ ਲਈ ਕੋਈ ਵੀ ਪਾਠ ਆ ਉਹਦਾ ਤੁਸੀਂ ਕਠਿਨ ਅਰਥ ਸਮਝਣਾ ਹੈ ਤਾਂ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਤੁਹਾਡੇ ਲਈ benefit ਹੋਏਗੀ, ਕਿਹੜੀ ਚੀਜ਼ ਤੁਹਾਨੂੰ help ਕਰੇਗੀ। Option a ਹੈ ਜੀ ਉੱਚੀ ਪੜ੍ਹਨ ਨਾਲ ਤੁਸੀਂ ਜਟਿਲ ਅਰਥ ਸਮਝ ਸਕਦੇ ਹੋ ਜਾਂ ਚੁੱਪ ਚਾਪ ਪੜ੍ਹਨ ਨਾਲ ਜਾਂ ਰੁੱਕ ਰੁੱਕ ਕੇ ਪੜ੍ਹਨ ਨਾਲ ਜਾਂ ਵਿਸਥਾਰ ਵਿੱਚ ਪੜ੍ਹਨ ਨਾਲ ਜਟਿਲ ਅਰਥ ਸਮਝਣਾ ਹੈ ਤਾਂ ਕਿਵੇਂ ਸਮਝੋਗੇ? ਬਿ~ option b ਜਿਹੜਾ right answer ਹੈ ਜੀ ਚੁੱਪ ਚਾਪ ਪੜ੍ਹਕੇ। ਪ੍ਰਸ਼ਨ number ਉਣਤਾਲੀ ਬੋਲ ਲਿਖਤ ਜ਼ਰੂਰੀ ਆ ਬੋਲ ਲਿਖਤ ਕੀ ਹੁੰਦੀ ਹੈ ਬਾਈ। ਸਿਖਿਆਰਥੀਆਂ ਦੀ ਸੁਣਨ ਦੀ ਯੋਗਤਾ ਪਰਖਣ ਲਈ, ਸਿਖਿਆਰਥੀਆਂ ਦੀਆਂ ਸ਼ਾਬਦਿਕ ਭੁੱਲਾਂ ਲੱਭਣ ਲਈ ਸਿਖਿਆਰਥੀਆਂ ਦੀ ਲਿਖਣ ਸ਼ਕਤੀ ਪਰਖਣ ਲਈ ਜਾਂ ਸਿਖਿਆਰਥੀਆਂ ਦੀ ਲਿਖਾਈ ਸੁਧਾਰਨ ਲਈ। ਬੋਲ ਲਿਖਤ ਕਹਿੰਦੇ ਜ਼ਰੂਰੀ ਆ ਕਿਉਂ ਜ਼ਰੂਰੀ ਆ, ਬੋਲ ਲਿਖਤ ਹੁੰਦੀ ਕੀ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਹਾਂਜੀ ਨੀਤੂੂ ਜੀ ਮਨਪ੍ਰੀਤ ਜੀ ਬਿਲਕੁਲ right answer ਹੈ ਜੀ ਜਿਹਨਾਂ ਦਾ right option a ਜਿਹਨਾਂ ਨੇ ਲਗਾਇਆ ਉਹ ਬਿਲਕੁਲ right ਹੈ ਜੀ। ਸੁਣਨ ਦੀ ਯੋਗਤਾ ਪਰਖਣ ਲਈ ਅਸੀਂ ਬੋਲ ਲਿਖਤ ਦੀ ਵਿਧੀ ਅਪਣਾਉਂਦੇ ਹਾਂ ਇੱਧਰ ਦੇਖੋ ਜੀ ਬੋਲ ਲਿਖਤ ਜਿਹਨੂੰ ਅਸੀਂ ਜ਼ੁਬਾਨੀ ਲਿਖਤ ਵੀ ਕਹਿੰਦੇ ਹਾਂ। ਜਿਹਨੂੰ ਅਸੀਂ ਮਲਾਹ ਵੀ ਕਹਿੰਦੇ ਹਾਂ ਜੇ ਉੱਥੇ ਮਲਾਹ ਪਾ ਦਿੱਤਾ ਜਾਵੇ ਤੁਹਾਨੂੰ ਤਾਂ ਸਮਝ ਹੀ ਨੀ ਆਉਣੀ ਮਲਾਹ ਕੀ ਹੁੰਦਾ ਹੈ। ਠੀਕ ਹੈ ਤੇ english ਤੁਹਾਨੂੰ ਛੇਤੀ ਸਮਝ ਆ ਜਾਊਗੀ ਜਿਹਨੂੰ ਅਸੀਂ dictation ਕਹਿੰਦੇ ਹਾਂਂ ਪੰਕਜ ਨੇ ਲਿਖ ਵੀ ਦਿੱਤਾ ਕਿਉਂਕਿ english ਛੇਤੀ ਸਮਝ ਆਉਂਦੀ ਹੈ ਨਾ ਪੰਜਾਬੀ ਛੇਤੀ ਸਮਝ ਨਹੀਂ ਆਉਂਦੀ। ਠੀਕ ਹੈ dictation ਤਾਂ ਜਦੋਂ ਅਸੀਂ ਬੋਲ ਲਿਖਤ ਕਰਦੇ ਹਾਂ ਨਾ ਤਾਂ ਉਦੋਂ ਅਸੀਂ ਬੱਚੇ ਦੀ ਜੁਣਨ ਸੁਣਨ ਯੋਗਤਾ ਜ਼ਿਆਦਾ ਪਰਖਦੇ ਹਾਂ clear ਹੈ। ਪ੍ਰਸ਼ਨ number ਚਾਲੀ ਕਹਿੰਦੇ ਸਿਖਿਆਰਥੀਆਂ ਦੀਆਂ ਗ਼ਲਤੀਆਂ ਨੂੰ ਲੈ ਕੇ ਅਧਿਆਪਕ ਦੀ ਕੀ ਪ੍ਰਤਿਕਿਰਿਆ ਹੋਣੀ ਚਾਹੀਦੀ ਹੈ? ਬੱਚੇ ਗ਼ਲਤੀਆਂ ਕਰੀ ਜਾਂਦੇ ਆ ਤਾਂਂ ਅਧਿਆਪਕ ਕੀ ਕਰੇਗਾ ਉਹਨਾਂ ਨੂੰ ਨਿੱਜੀ ਤੌਰ ਤੇ ਵਿਵਰਣ ਦੇਣਾ ਸਹੀ ਰੂਪ ਬਾਰੇ ਦੱਸਣਾ, ਸਧਾਰਨ ਰੂਪ ਵਿੱਚ ਹੀ ਗ਼ਲਤੀ ਠੀਕ ਕਰਨਾ। ਜਾਂ ਵਿਦਿਆਰਥੀ ਦਾ ਨਾਂ ਲਏ ਬਿਨਾਂ ਜਮਾਤ ਵਿੱਚ ਵਿਚਾਰ ਵਟਾਂਦਰਾ ਕਰਨਾ ਕਿਵੇਂ ਕਰੋਂਗੇ ਤੁਸੀਂ? ਬਿਲਕੁਲ right ਹੈ ਜੀ। ਵਿਦਿਆਰਥੀ ਦਾ ਨਾਮ ਲਏ ਬਿਨਾਂ ਅਸੀਂ ਉਹਦਾ ਵਿਚਾਰ ਵਟਾਂਦਰਾ ਕਰਾਂਗੇ ਠੀਕ ਹੈ ਕਿਉਂਕਿ ਨਾਮ ਲੈਣ ਨਾਲ ਬੱਚੇ 'ਚ ਕਈ ਵਾਰੀ ਹੀਨ ਭਾਵਨਾ ਆ ਜਾਂਦੀ ਹੈ ਵੀ ਮੈਨੂੰ ਅਹ ma'am ਨੇ ਅਹ special ਕਹਿ ਦਿੱਤਾ mention ਕਰ ਦਿੱਤਾ ਵੀ ਤੂੰ ਆਹ ਗ਼ਲਤੀ ਕੀਤੀ ਆ ਹਨਾ।

ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਭਾਸ਼ਾ ਦੀ ਪ੍ਰਯੋਗਸ਼ਾਲਾ ਹੁੰਦੀ ਕੀ ਆ। ਜਿਵੇਂ ਪੰਕਜ ਭਈਆ। ਉਹ ਨਹੀਂ ਜੀ ਮੈਨੇ insult ਨਹੀਂ ਕੀਤੀ

c ਹੈ ਜੀ ਸਿਖਿਆਰਥੀਆਂ ਨੂੰ ਆਪਣੀਆਂ ਗ਼ਲਤੀਆਂ ਲੱਭਣ ਤੇ ਠੀਕ ਕਰਨ 'ਚ ਮਦਦ ਦਿੰਦੀ ਆ option d ਹੈ ਜੀ ਭਾਸ਼ਾ ਅਧਿਆਪਕ ਦੇ ਕੰਮ ਦਾ ਬੋਝ ਘਟਾਉਂਦੀ ਆ। ਬੋਝ ਘਟਾਉਂਦੀ ਹੈ ਇਹ ਤਾਂ ਬਿਲਕੁਲ ਹੀ ਗ਼ਲਤ ਹੈ। ਕਿਉਂਕਿ ਅਧਿਆਪਕ ਨੇ ਦੀ ਗੱਲ ਤਾਂ ਕਰਨੀ ਨੀ ਆਹ ਬਿਲਕੁਲ ਸਹੀ ਹੈੈ ਸਿਖਿਆਰਥੀਆਂ ਨੂੰ ਆਪਣੀਆਂ ਗ਼ਲਤੀਆਂ ਲੱਭਣ ਤੇ ਠੀਕ ਕਰਨ ਵਿੱਚ ਮਦਦ ਕਰਦੀ ਹੈ ਕੌਣ ਭਾਸ਼ਾ ਪ੍ਰਯੋਗਸ਼ਾਲਾ ਕਿਉਂਕਿ ਉਹ 'ਚ instrument ਹੁੰਦੇ ਆ, ਉਹ ਸਭ ਧੁਨੀ ਬੋਧ ਸੁਣਦੇ ਆ ਕਈ ਵਾਰੀ ਕਈ ਬੱਚੇ ਕਈ ਧੁਨੀਆਂ ਦਾ ਗ਼ਲਤ ਉਚਾਰਨ ਕਰਦੇ ਆ ਤਾਂ ਭਾਸ਼ਾ ਪ੍ਰਯੋਗਸ਼ਾਲਾ ਦੇ ਵਿੱਚ ਬੱਚਿਆਂ ਨੂੰ ਸਹੀ ਧੁਨੀਆਂ ਦਾ ਉਚਾਰਨ ਕਰਨਾ ਸਿਖਾਇਆ ਜਾਂਦਾ ਹੈ। ਤੇ ਮੇਰੇ ਹਿਸਾਬ ਨਾਲ ਕਦੇ ਕਿਸੇ ਬੱਚੇ ਨੇ school ਦੇ ਵਿੱਚ ਭਾਸ਼ਾ ਪ੍ਰਯੋਗਸ਼ਾਲਾ ਨੀ ਦੇਖੀ ਹੋਣੀ, ਦਿਖਾਈ ਹੀ ਨੀ ਦੇਖੋਂਗੇ ਕੀ।

ਭਾਸ਼ਾ ਦੇ ਵਿਗਿਆਨ ਨੂੂੰ ਕੀ ਕਿਹਾ ਜਾਂਦਾ ਹੈ ਜੀ ਬਿਲਕੁਲ right ਹੈ ਜੀ ਭਾਸ਼ਾ ਵਿਗਿਆਨ। ਪ੍ਰਸ਼ਨ number ਤਰਤਾਲੀ ਹੈ ਜੀ ਕਹਿੰਦੇ ਉਪ ਭਾਸ਼ਾ ਜਾਤੀ ਭਾਸ਼ਾ ਮਿਲੀ ਜੁਲੀ ਤੇ ਅਸੁਧ ਭਾਸ਼ਾਵਾਂ ਹਨ ਕੀ ਨੇ ਇਹ option a ਕੁਦਰਤੀ ਤੌਰ ਤੇ ਵੱਖਰੀ ਭਾਸ਼ਾ ਵਿੱਚ ਉਪਲਬਧੀਆਂ ਚੱਲ ਰਹੀਆਂ ਹਨ, Option b ਭਾਸ਼ਾ ਤੋਂ ਘੱਟ ਨੇ ਇਹ option c ਬਹੁਤ ਛੋਟੀਆਂ ਜਾਤੀਆਂ ਵਿੱਚ ਬੋਲੀਆਂ ਜਾਣ ਵਾਲੀਆਂ ਹੈ ਜਾਂ option d ਵਿਹਾਰ ਵਜੋਂ ਸਮਾਨ ਪਰਿਮਾਪ ਰੱਖਣ ਵਾਲੀਆਂ ਹਨ। ਜਿਹੜੇ negative answer ਉਹਨਾਂ ਨੂੰ ਪਹਿਲਾਂ cross ਕਰ ਦਿਆ ਕਰੋ ਭਾਸ਼ਾ ਤੋਂ ਘੱਟ ਨੀ ਹੁੰਦੀ ਕੋਈ ਵੀ ਭਾਸ਼ਾ ਤੇ ਛੋਟੀਆਂ ਜਾਤੀਆਂ ਇਹ ਤਾਂ ਆਪਾਂ ਕਰ ਹੀ ਨੀ ਸਕਦੇ, ਹੁਣ ਆਪਣੇ ਕੋਲ a ਤੇ d ਦੋ option ਬਚਦੀਆਂ ਹੈ। ਕਹਿੰਦੇ ਉਪ ਭਾਸ਼ਾ ਜਾਤੀ ਭਾਸ਼ਾ ਮਿਲੀ ਜੁਲੀ ਭਾਸ਼ਾ ਜਾਂਂ ਅਸੁਧ ਭਾਸ਼ਾਵਾਂ ਕਿੱਦਾਂ ਦੀਆਂ ਹੁੰਦੀਆਂ ਹੈ, ਵਿਹਾਰ ਵਜੋਂ ਸਮਾਨ ਪਰਿਮਾਪ ਰੱਖਣ ਵਾਲੀਆਂ ਹੁੰਦੀਆਂ ਹੈ ਤਾਂ d option ਇਹਦਾ right answer ਹੈ। ਕਿਉਂਕਿ ਹਰੇਕ ਭਾਸ਼ਾ ਦਾ ਸਨਮਾਨ ਕਰਨਾ ਇਹ ਥੋੜ੍ਹੀ ਹੈ ਵੀ ਇਹ ਉਸ ਜਾਤੀ ਦੀ ਭਾਸ਼ਾ ਤੇ ਅਸੀਂ ਉਹ ਉਹਦੀ ਜਿਹੜੀ ਅਹ ਮਤਲਬ ਕਿ ਘੱਟ ਹੋ ਗਈ ਜਾਂ ਉਹਦੀ ਘੱਟ ਗਈ ਠੀਕ ਹੈ। ਭਾਸ਼ਾ ਤਾਂ ਭਾਸ਼ਾ ਹੀ ਆ ਭਾਵੇਂ ਜਿੱਦਾਂ ਦੀ ਮਰਜ਼ੀ ਆ। ਪ੍ਰਸ਼ਨ number ਚੁਤਾਲੀ ਕਹਿੰਦੇ ਭਾਸ਼ਾ ਨੂੰ ਸੰਦ ਦੇ ਤੌਰ ਤੇ ਵਰਤਣ ਦਾ ਅਰਥ ਹੈ ਸੰਦ ਭਾਸ਼ਾ ਨੂੰ ਅਸੀਂ ਸੰਦ ਦੇ ਤੌਰ ਤੇ ਵਰਤਦੇ ਹਾਂ ਪ੍ਰਭਾਵ ਪਾਉਣ ਲਈ ਜ਼ੁਬਾਨੀ ਰੂਪ ਦਾ ਪ੍ਰਯੋਗ ਪ੍ਰਭਾਵ ਪਾਉਣ ਦੀ ਭਾਸ਼ਾ ਦੇ ਲਿਖਤ ਰੂਪ ਦਾ ਪ੍ਰਯੋਗ, ਭਾਸ਼ਾ ਨੂੰ ਜੀਵਨ ਦੀਆਂ ਵੱਖਰੀਆਂ ਵੱਖਰੀਆਂਂ ਸਥਿਤੀਆਂ ਵਿੱਚ ਵਰਤਣਾ ਜਾਂ ਭਾਸ਼ਾ ਨੂੰ school ਦੇ ਵਿਸ਼ੇ ਸਮਝਣ ਲਈ ਵਰਤਣਾ। ਬਿਲਕੁਲ right ਹੈ ਜੀ ਭਾਸ਼ਾ ਨੂੰ ਸੰਦ ਦੇ ਤੌਰ mean ਭਾਸ਼ਾ ਨੂੰ ਅਸੀਂ ਸੰਦ ਦੇ ਤੌਰ ਤੇ ਵਰਤਦੇ ਹਾਂ ਕਿਉਂ ਤਾਂ ਕਿ ਅਸੀਂ ਜੀਵਨ ਦੀਆਂ ਪ੍ਰਸਥਿਤੀਆਂ ਨੂੰ ਸਮਝ ਸਕੀਏ ਠੀਕ ਹੈ ਨਾ। ਇਹ ਹਥਿਆਰ ਹੈ ਸਾਡਾ ਭਾਸ਼ਾ ਕੀ ਹੈ ਹਥਿਆਰ। ਪ੍ਰਸ਼ਨ number ਪੰਤਾਲੀ ਕਹਿੰਦੇ ਤੀਜੀ ਜਮਾਤ ਦੀ ਅਧਿਆ~ ਅਧਿਆਪਿਕਾ ਨੇ ਪਾਠ ਪੁਸਤਕ ਵਿੱਚੋਂ ਆਪਣੇ ਸਿਖਿਆਰਥੀਆਂ ਲਈ ਕਹਾਣੀ ਪੜ੍ਹੀ ਆ ਤੇ ਉਹ ਅਗਲੇ ਸਿਖਿਆਰਥੀਆਂ ਨੂੰ ਕੀ ਪੁੱਛੇਗੀ? ਤੀਜੀ class ਦੇ ਅਧਿਆਪਕ ਹੋ ਤੁਸੀਂ ਆਪਦੇ ਉੱਤੇ question ਲਾਉਣਾ ਕਰਨ ਵਾਸਤੇ ਤੁਹਾਡਾ question ਕਦੇ ਗ਼ਲਤ ਨੀ ਜਾਊਗਾ ਤੁਸੀਂ third class 'ਚ ਪੜ੍ਹਾਈ ਜਾਂਦੇ ਹੋ ਤੁਸੀਂ ਕਹਾਣੀ ਪੜ੍ਹੀ ਆ ਠੀਕ ਹੈ ਤਾਂ ਤੁਸੀਂ ਬੱਚਿਆਂ ਤੋਂ ਕਿੱਦਾਂ ਦੇ question put ਕਰੋਗੇ ਕੀ ਪੁ~ ਪੁੱਛੋਗੇ ਉਹਨਾਂ ਤੋਂ, ਕਹਾਣੀ ਵਿਚਲੀ ਸਿੱਖਿਆ ਬਾਰੇ ਪੁੱਛੋਗੇ ਕਠਿਨ ਸ਼ਬਦਾਂ ਤੇ ਨਿਸ਼ਾਨ ਲਗਾਓਗੇ, ਕਹਾਣੀ ਦਾ ਤੱਤ ਜਾਂ ਸਾਰ ਪੁੱਛੋਗੇ, ਕਹਾਣੀ 'ਚ ਉਹਨਾਂ ਨੇ ਕੀ ਪਸੰਦ ਕੀਤਾ ਤੇ ਉਸਦਾ ਕੀ ਆਨੰਦ ਮਾਣਿਆ ਇਹ ਪੁੱਛੋਗੇ, ਤੀਜੀ class ਦੇ ਬਹੁਤ ਛੋਟੇ ਬੱਚੇ ਆ ਠੀਕ ਹੈ ਆਹ ਤਾਂ ਬਿਲਕੁਲ ਹੀ ਅਸੀਂ ਸਾਰ ਤਾਂ ਉਹਨਾਂ ਨੂੰ ਪੁੱਛ ਨੀ ਸਕਦੇ ਬੇਚਾਰਿਆਂ ਨੂੰ ਪਤਾ ਹੀ ਨੀ ਹੋਊਗਾ। ਕਿਉਂਕਿ tenth class ਦੇ ਬੱਚੇ ਨੂੰ ਸਾਰ ਨੀ ਪਤਾ ਹੁੰਦਾ ਕਹਾਣੀ ਪੜ੍ਹੀ ਜਾਂਦਾ teacher tenth class ਦਾ ਬੱਚਾ ਨੀ ਦੱਸ ਸਕਦਾ ਵੀ ਕੀ ਆ ਗਿਆ ਕਹਾਣੀ ਦੇ ਵਿੱਚ ਨਾ ਹੀ ਅਸੀਂ ਕਠਿਨ ਸ਼ਬਦਾਂ ਬਾਰੇ ਕਹਾਂਗੇ ਉਹਨਾਂ ਨੂੰ। ਤਾਂ ਸਿਖਿਆ ਬੇਚਾਰੇ ਸ਼ਾਇਦ ਥੋੜ੍ਹਾ ਥੋੜ੍ਹਾ ਦੱਸ ਸਕਦੇ ਆ ਸਭ ਤੋਂ ਜ਼ਿਆਦਾ ਉਹਨੇ ਕਹਾਣੀ 'ਚ ਕੀ ਪਸੰਦ ਕੀਤਾ, ਬੱਚੇ ਦਾ interest ਇੱਥੇ ਹੋਊਗਾ, ਉਹਨੇ ਕੀ ਆਨੰਦ ਮਾਣਿਆ ਇਹਦਾ answer ਉਹ ਪਹਿਲਾਂ ਦੇਊਗਾ। ਪ੍ਰਸ਼ਨ number ਛਿਆਲੀ ਕਹਿੰਦੇ ਬੱਚਿਆਂ ਦੀ ਮੋਲਿਕਤਾ ਤੇ ਸਹਿਜ ਰਚਨਾ ਸ਼ਕਤੀ ਨੂੰ ਸਾਹਮਣੇ ਲਿਆਉਣ ਦਾ ਅਧਿਆਪਕ ਦਾ ਯਤਨ ਭਾਸ਼ਾ, ਸਿੱਖਿਆ ਦੀ dash ਹੁੰਦੀ ਹੈ ਜ਼ਰੂਰਤ ਹੁੰਦੀ ਆ ਮਜ਼ਬੂਰੀ ਹੁੰਦੀ ਆ, ਪਹਿਲ ਹੁੰਦੀ ਆ, ਜਾਂ ਚੁਣੋਤੀ ਹੁੰਦੀ ਆ ਮਜ਼ਬੂਰੀ ਤੇ ਚੁਣੋਤੀ ਤਾਂ ਕਦੇ ਨੀ ਹੋ ਸਕਦੇ। ਬਿਲਕੁਲ right ਹੈ ਜੀ ਪਹਿਲ ਹੁੰਦੀ ਹੈ ਅਧਿਆਪਕ ਦੀ। ਪ੍ਰਸ਼ਨ number ਸੰਤਾਲੀ ਗਾਂਧੀ ਜੀ ਆਪਣੇ ਕੰਮ ਆਪ ਕਰਦੇ ਸਨ ਹੇਠਾਂ ਦਿੱਤੀ ਗਈ ਸੂਚੀ ਵਿੱਚ ਲਿਖੋ ਕਿ ਤੁਸੀਂ ਆਪਣੇ ਘਰ ਵਿੱਚ ਕਿਹੜੇ ਕਿਹੜੇ ਕੰਮ ਆਪ ਕਰਦੇ ਹੋ ਆਪਾਂ ਇੱਕ ਪਾਠ ਪੜ੍ਹਾਈ ਜਾਂਦੇ ਹਾਂ ਬੱਚੇ ਨੂੂੰ, ਤੇ ਉਹਦੇ 'ਚ ਦੱਸਿਆ ਗਿਆ ਵੀ ਗਾਂਧੀ ਜੀ ਆਪਦੇ ਕੰਮ ਆਪ ਕਰਦੇ ਸੀ, ਤਾਂ ਉਹਦੇ ਪਾਠ ਦੇ ਥੱਲੇ ਸੂਚੀ ਬਣਾ ਦਿੱਤੀ ਵੀ ਤੁਸੀਂ ਕਿਹੜੇ ਕਿਹੜੇ ਕੰਮ ਆਪ ਕਰਦੇ ਸੀ ਬੱਚੇ ਨੂੰ ਕਹਿ ਦਿੱਤਾ ਤੁਸੀਂ ਭਰੋ ਆਪਣੇ ਆਪ। ਤੇ ਜਮਾਤ ਚਾਰ ਦੇ ਬੱਚਿਆਂ ਲਈ ਇਸ ਸਵਾਲ ਦਾ ਉਦੇਸ਼ ਹੈ ਚੌਥੀ ਜਮਾਤ ਦੇ ਬੱਚੇ ਆ, ਤਾਂ ਕੀ ਕਰਨਗੇ ਪਾਠ ਦੇ ਆਧਾਰ ਤੇ ਆਪਣੇ ਕੰਮਾਂ ਦੀ ਸੂਚੀ ਬਣਾਉਣਗੇ, ਸਵਾਲ ਦਾ ਜਵਾਬ ਦੇਣ ਸਮੇਂ ਆਪ ਨੂੰ ਨਾ ਪਸੰਦ ਕਰਨਗੇ ਇਹ ਤਾਂ ਬੇਚਾਰੇ ਬਿਲਕੁਲ ਹੀ ਨੀ ਕਰ ਸਕਦੇ ਉਹ ਪਾਠ ਨੂੰ ਆਪਣੇ ਰੋਜ਼ਾਨਾ ਅਨੁਭਵਾਂ ਨਾਲ ਜੋੜਨਗੇ। ਜਾਂ ਸਵਾਲਾਂ ਦੇ ਲਿਖਤ ਜਵਾਬ ਦੇਣਗੇ। ਹਾਂਜੀ ਪਹਿਲਾਂ ਉਸ ਪਾਠ ਨੂੰ ਆਪਦੇ ਜੀਵਨ ਨਾਲ ਜੋੜ ਲੈਣਗੇ ਵੀ ਮੈਂ ਘਰੇ ਕੀ ਕੀ ਕੰਮ ਕਰਦਾ ਹਾਂ ਉਸਤੋਂ ਬਾਅਦ ਉਹ ਉਹਨਾਂ ਦੀ ਸੂਚੀ ਬਣਾ ਦੇਣਗੇ। ਪ੍ਰਸ਼ਨ number ਅੜਤਾਲੀ ਕਹਿੰਦੇੇ ਲਿਖਣਾ ਇੱਕ ਮਸ਼ੀਨੀ ਕੌਸਲ ਨਹੀਂ ਹੈ ਇਸਦਾ ਅਰਥ ਇਹ ਹੈ ਕਿ ਪ੍ਰਾਥਮਿਕ ਸਤਰ ਤੇ ਬੱਚਿਆਂ ਦੇ ਅੱਖਾਂ,

ਅੱਛਾ ਹੋਰ ਸੁਣਾ ਤੁਸੀਂ ਠੀਕ ਹੋ?

ਓਹ ਹੋ ਹੋ ਕੰਮ ਕਾਰ ਤੁਸੀਂ ਪਹਿਲੇ ਹੀ ਸੋਚ ਲਿਆ ਮੈਂ ਕਰਦਾ ਨੀ ਕੋਈ। ਹੁਣ ਬੰਦਾ ਯਾਦ ਯਾਰ ਇੱਕ ਮਿੰਟ ਇੱਕ ਮੈਨੂੰ ਕਾਫ਼ੀ ਚਿਰ ਹਾਂ ਤੂੰ ਤੈਨੂੰ ਯਾਦ ਤੁਸੀਂ ਮੈਨੂੰ ਕੀਤਾ ਹੈ ਹਨਾ ਤੇ ਮੇਰੇ ਕੋਲ ਕਈ ਵਾਰ ਨਹੀਂ ਹੁੰਦਾ time ਕਿੰਨੇ ਜਾਣੇ ਦੋਸਤ ਹੈ ਹਨਾ ਹਰ ਇੱਕ ਕੋਈ ਕਹਿੰਦਾ ਹੋਣਾ ਤੂੰ phone ਨੀ ਕਰਦਾ ਦੇਖੀ ਉਹ ਆਪੇ ਫਿਰ ਗ~ ਚੱਲ ਮੈਂ ਕਰ ਲਿਆ ਕਰਾਂਗਾ call ਦੇਖੀ ਬਸ ਉੱਪਰ ਗੱਲ ਵੀ ਕਹਿ ਦਿੰਦੀ ਉੱਪਰ ਏਦਾਂ ਗੱਲਾਂ ਵੀ ਕਰ ਦਿੰਦੀ ਆ, ਵਾਹ।

ਕੋਈ part time job ਮਿਲੀ ਆ, ਉਹ ਮੈਂ ਕਰ ਰਿਹਾਂ। ਹਾਂ ਹੋਰ।